ਦਿੱਤਾ ਗਿਆ ਤੇ ਉਸਦੇ ਦੌਰਾਨ ਉਸਨੇ ਇੱਕ ਸ਼ਿਕਾਰੀ ਦੀ ਚੀਰ ਫਾੜ ਕਰ ਦਿੱਤੀ। ਰਾਜਾ ਰਸੂਲੀ ਦਾ ਤੇਜਾ ਸਿੰਘ ਦੀ ਰਚਨਾ ਹੈ। ਤੇਜਾ ਸਿੰਘ ਹੇਠ ਅਸੀਂ ਸ਼ੈਲੀ ਦੀ ਭਾਸ਼ਾ ਬਾਰੇ ਵਿਚਾਰ ਕਰਦੇ ਹਨ। ਉਸਨੇ ਬਣਦੀ ਸ਼ੈਲੀ ਬਿਆਨਾਂ ਦੇ ਵਿੱਚ ਇੱਧਰ ਉਧਰ ਨਾਟਕੀ ਰੰਗ ਦੀ ਹੈ। ਇਸਦੇ ਵਿੱਚ ਲੇਖਕ ਨੂੰ ਪ੍ਰਸਿੱਧ ਲੋਕ ਕਥਾ ਰਾਜਾ ਰਸੂਲ ਦੀ ਕਹਾਣੀ ਨੂੰ ਬਿਆਨ ਕੀਤਾ। ਜਿਸਦੇ ਵਿੱਚ ਸਰਲਤਾ ਤੇ ਸਪੱਸ਼ਟਤਾ ਸਾਦਗੀ ਸਹਿਜ ਅਤੇ romance ਦੀ ਵੀ ਪੈਦਾ ਕੀਤੀ ਹੋਈ ਹੈ। ਜਿਸਦੇ ਵਿੱਚ ਭੈਣਾਂ ਦੇ ਸੁਣੀਆਂ ਸੁਣਾਈਆਂ ਗੱਲਾਂ ਦਾ ਵਰਣਨ ਕਿਸੇ ਵਿੱਚ romance ਪੈਦਾ ਕਰਦਾ ਹੈ। ਜ਼ਰਾ ਦੇਖੋ ਬਾਰਾਂ ਮੁੱਕੇ ਰਸੂਲ ਪਰਿਉਂ ਬਾਹਰ ਨਿਕਲਿਆ। ਦੀ ਭਾਸ਼ਾ ਕੇਂਦਰੀ ਪੰਜਾਬ ਹੈ। ਸਰਲਤਾ, ਸਪੱਸ਼ਟਤਾ, ਮਿਠਾਸ ਅਤੇ ਉੱਤੇ ਵਿਸ਼ੇਸ਼ਣ ਗੁਣ ਪੈਦਾ ਕੀਤੇ ਹੋਏ ਹਨ। ਸ਼ਬਦ ਚੋਣ ਟਿਕਾਵੇਂ ਅਤੇ ਦੇ ਅਨੁਸਾਰ ਕਰੋਲ ਰੂਪ ਦੇ ਵਿੱਚ ਬਿਆਨ ਕੀਤੀ ਹੋਈ ਹੈ। ਦੇ ਵਿੱਚ ਆਦਿ ਅਤੇ ਉਸਦਾ ਰੂਪ ਪੈਦਾ ਹੋਇਆ। ਜਿਵੇਂ ਹੀ ਉਸਨੇ ਦੇਖਿਆ ਕਿ ਇਸਤੋਂ ਪਹਿਲਾਂ ਲੇਖਕ ਦੱਸਦਾ ਹੈ ਕਿ ਕੋਈ ਨੂੰ ਕਹਿੰਦੇ ਹਨ ਕਿ ਨਨਕਾਣਾ ਸਾਹਿਬ ਦਾ ਰਾਇ ਭੋਇ ਦੀ ਤਲਵੰਡੀ ਤੋਂ ਪਹਿਲਾਂ ਦਾ ਸਹਾਰਨਪੁਰ ਸੀ।

ਲੇਖਕ ਨੇ ਮੁਹਾਵਰਿਆਂ ਦੀ ਵਰਤੋਂ ਦੇ ਨਾਲ ਇਸਦੀ ਭਾਸ਼ਾ ਨੂੰ ਕਾਫੀ ਦੱਸਿਆ ਜਿਵੇਂ ਕਿ ਸੁਨਿਆਰੀ ਦਿਨ ਕੱਟਣੇ ਇਸ ਲੇਖ ਦੀ ਵਾਰ ਛੋਟੇ ਛੋਟੇ ਅਤੇ ਭਾਵਪੂਰਨ ਸੰਸਾਰੀ ਲਿਖ ਅਹ ਲਿਖਤ ਪਹਿਰਾਂ ਦੇ ਵਿੱਚ ਵੰਡੀ ਹੋਈ। ਲੇਖਕ ਆਪਣੇ ਵਿਚਾਰਾਂ ਦੀ ਪੁਸ਼ ਦੇ ਲਈ ਦੰਦ ਕਥਾ ਅਤੇ ਲੋਕ ਵਿਚਾਰਾਂ ਦੀ ਤੱਥਾਂ ਦੇ ਵਿੱਚ ਇਸ ਪ੍ਰਕਾਰ ਸ਼ੈਲੀ ਦੀ ਭਾਸ਼ਾ ਪੱਖੋਂ ਇਹ ਰਚਨਾ ਸ਼ਲਾਘਾਯੋਗ ਹੈ ਇਸ ਪ੍ਰਸ਼ਨ ਦੇ ਉੱਤਰ ਦੇ ਲਈ ਪਿੱਛੇ ਦਿੱਤੇ ਹੋਏ ਸਾਰ ਦੇ ਵਿੱਚ ਦੀ ਸ਼ਰਨ ਦੇ ਲਈ ਵਿਆਹ ਵਾਲਾ ਭਾਗ ਪੜੋ ਲੁਹਾਰ ਨੇ ਇਹ ਦੱਸਿਆ ਕਿ ਹੁਣ ਉਸਦਾ ਕੰਮ ਕੁੱਛ ਨਹੀਂ ਸੀ ਬਚਿਆ ਪ੍ਰੰਤੂ ਫਿਰ ਵੀ ਉਹ ਲੋਕਾਂ ਦੇ ਵਿੱਚ ਕੰਮ ਆ ਰਿਹਾ ਸੀ ਜਿਵੇਂ ਕਿ ਲੇਖਕ ਅਨੁਸਾਰ ਰਸੂਲ ਦਾ ਅਸਲ ਨਾਂ

ਮੁਜ਼ੱਫਰਗੜ, ਫਿਰੋਜ਼ਪੁਰ ਅਤੇ ਗੋਜ਼ਰੇ ਦੇ ਵਿੱਚ ਰਸੂਲ ਦੇ ਕਰੋਲੇ ਦੇ ਨਾਲ਼ ਸੀ। ਇਹਨਾਂ ਕਰੋਲਿਆਂ ਦੇ ਖੇਤ ਦੇ ਵਿੱਚ ਪੰਜਾਬ ਦੀ ਹੋਰ ਥਾਵਾਂ ਵੀ ਸਨ। ਰਸਾਲੂ ਬਹਾਦੁਰ ਦੇ ਵਿੱਚ ਸ਼ਰਨ ਦੀ ਵੀ ਸੀ। Hello ਕਿੱਦਾਂ ਹਰਜੀਤ? ਮੈਂ ਵੀ ਠੀਕ ਹਾਂ ਹੋਰ ਕੀ ਕਰਦੇ?

Hello

ਕਹਿੰਦੇ ਲਾਲ ਕਿਲ੍ਹਾ ਹੈਗਾ ਆਪਣੇ ਸ਼ਾਹਜਹਾਂ ਜਿਹੜਾ ਮੁਗਲ ਸਮਰਾਟ ਸੀਗਾ ਸ਼ਾਹਜਹਾਂ ਉਹਨੇ ਬਣਵਾਇਆ ਸੀਗਾ। ਪਹਿਲਾਂ ਉਸਦੀ ਰਾਜਧਾਨੀ ਸ਼ਾਹਜਹਾਨਾਬਾਦ ਸੀ ਕਹਿੰਦੇ ਇਸਦੀਆਂ ਵਿਸ਼ਾਲ ਕੰਧਾਂ ਲਈ ਮਸ਼ਹੂਰ ਸੀਗਾ ਇਹ।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 ਹਾਂਂਜੀ ਤਾਂ ਮਸ਼ਹੂਰ ਸੀ ਇਹ। ਅੱਛਾ ਤੇ ਨਿਰਮਾਣ ਕਦੋਂ ਹੋਇਆ ਸੀ ਇਹਦਾ ਬਣਿਆ ਕਦੋਂ ਸੀ?

ਪਹਿਲਾਂ ਤੁਹਾਨੂੰ ਪਤਾ ਹੀ ਹੈ ਇੰਨਾ time ਲੱਗ ਜਾਂਦਾ ਸੀ ਕੰਧਾਂ ਕਿੰਨੀਆਂ ਮਜ਼ਬੂਤ ਬਣੀਆਂ ਮਤਲਬ ਮਜ਼ਬੂਤ ਮਜ਼ਬੂਤ ਹੈਗੀਆਂ ਹਾਂਜੀ ਹਾਂਜੀ ਤੇ ਲਾਲ ਕਿਲ੍ਹਾ ਬਣਾਇਆ ਕਦੋਂ ਗਿਆ ਸੀ ਤੇ ਇਹਨੂੰ ਲਾਲ ਕਿਲ੍ਹਾ ਕਿਉਂ ਕਿਹਾ ਜਾਂਦਾ? ਵੀ ਬਣਾਇਆ ਕਦੋਂ ਸੀ ਲਾਲ ਕਿਲ੍ਹਾ ਕਹਿੰਦੇ ਲਾਲ ਕਿਲ੍ਹਾ ਜਿਸਨੂੰ ਲਾਲ ਕਿਲ੍ਹਾ ਵੀ ਕਿਹਾ ਜਾਂਦਾ ਇਹਦੇ ਨਾਲ ਨਾਲ ਕਹਿੰਦੇ ਕਿਲ੍ਹਾ ਜਾਂ ਲਾਲ ਕਿਲ੍ਹਾ ਪੁਰਾਣੀ ਦਿੱਲੀ ਭਾਰਤ ਵਿੱਚ ਮੁਗਲ ਕਿਲ੍ਹਾ ਕਿਲ੍ਹਾ ਵੀ ਕਿਹਾ ਜਾਂਦਾ ਕਹਿੰਦੇ ਇਹਨਾਂ ਨੂੰ ਸਦੀ ਦੇ ਕਹਿੰਦੇ ਮੱਧ ਵਿਚਕਾਰ ਜਿਹੜੇ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀ ਤੇ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 ਹਾਂਜੀ ਕਹਿੰਦੇ ਵੀ ਬਣਿਆ ਕਹਿੰਦੇ ਇਹਦੇ ਪੰਜ ਤੱਥ ਹੈਗੇ ਆ,

ਕਿ ਜਿਹੜੇ ਆਪਾਂ ਕਦੇ ਸ਼ਾਇਦ ਜਾਣ ਜਾਣਦੇ ਨੀ, ਜਾਣਦੇ ਹੋਵਾਂਗੇ।

ਇੱਕ ਇਹ ਕਹਿੰਦੇ ਵਿਸ਼ਵ ਵਿ~ ਵਿਰਾਸਤ ਦੇ side ਸੀ।

ਕਹਿੰਦੇ ਜਿਹੜਾ ਪਰਵੇਸ ਦਵਾਰ ਹੈਗਾ ਕਿਲ੍ਹੇ ਦਾ ਪਰਵੇਸ ਦਵਾਰ ਆ ਉਹਨੂੰ ਲਾਹੌਰੀ gate ਕਹਿ ਲਾਹੌਰੀ gate ਵੀ ਕਿਹਾ ਜਾਂਦਾ ਵਾ

ਤੇ ਇਹਦੇ ਵਿੱਚ ਰੰਗ ਮਹਿਲ ਵੀ ਬਹੁਤ ਸਾਰੇ ਤੱਥ ਹੈਗੇ ਆ ਇਹਦੇ ਵਿੱਚ, ਤੇ ਰਾਸ਼ਟਰੀ ਨਾਮ ਕਿਲ੍ਹਾ ਇਹ ਮੁਬਾਰਕ ਹੈਗਾ ਇਹਦਾ। ਤੇ ਕਹਿੰਦੇ ਕੋਹੇ~ ਕੋਹੇਨੂਰ ਹੀਰਾ ਕਿਲ੍ਹਾ ਸ਼ਾਹੀ ਪਰਿਵਾਰ ਮਤਲਬ ਕਿਲ੍ਹਾ ਵੀ ਕਿਹਾ ਜਾਂਦਾ ਇਹਨਾਂ ਨੂੰ ਕਹਿੰਦੇ ਇਹਦਾ

ਹਾਂਜੀ ਕਹਿੰਦੇ ਇਹਦਾ ਅਸਲੀ ਨਾਮ ਕਿਲ੍ਹਾ ਏ ਮੁਬਾਰਕ ਹੈਗਾ ਅਸਲੀ ਨਾਮ। ਅੱਛਾ ਕਹਿੰਦੇ ਲਾ~ ਇਹ ਲਾਲ ਕਿਲ੍ਹਾ ਕਿੰਨੇ ਸਾਲ ਪੁਰਾਣਾ ਸੀ ਹੈ?

ਲਾਲ ਕਿਲ੍ਹਾ ਕਿੰਨੇ ਸਾਲ ਪੁਰਾਣਾ ਹੈ? ਤਾਂ ਤੁਹਾਨੂੰ ਪਤਾ ਹੀ ਆ ਲਾ~ ਲਾਲ ਕਿਲ੍ਹਾ ਹੋ ਗਿਆ ਛੋਲਾਂ ਸੌ ਅੜਤਾਲੀ 'ਚ ਇਹ complete ਹੋਇਆ ਸੀ ਬਣਕੇ, ਤੇ ਤੇ ਇੱਕ ਸਮਾਰਕ ਹੈ ਜੋ ਕਿ ਮਤਲਬ ਤੇਤੀ ਅਹ ਤੇਤੀ ਮੀਟਰ ਫੁੱਟ 'ਚ ਬਣਿਆ ਹੋਇਆ ਤੇਤੀ ਫੁੱਟ ਉੱਚਾ ਵਾ ਇਹ ਇਹ ਮੁਗਲ ਬਾਦਸ਼ਾਹ ਦੁਆਰਾ ਬਣਾਇਆ ਮਤਲਬ ਇਹ ਚਾਰ ਤਿੰਨ ਸੌ ਕੁ ਸਾਲ ਪੁਰਾਣਾ ਹੈਗਾ ਹਨਾ ਆਪਣੇ ਹਿਸਾਬ ਨਾਲ ਤਿੰਨ ਸੌ ਕੁ ਸਾਲ ਹੋ ਗਿਆ

ਛੋਲਾਂ ਸੌ ਚੋਂਹਠ 'ਚ ਬਣਿਆ ਹਾਂਜੀ ਹਾਂਜੀ ਅੜਤਾਲੀ 'ਚ ਬਣਿਆ ਤੇ ਇਹ ਬਵੰਜਾ ਉੱਧਰ ਤੇ ਤਿੰਨ ਮਤਲਬ ਤਿੰਨ ਸੌ ਬਵੰਜਾ ਸਾਲ ਹਾਂਜੀ ਤਿੰਨ ਸੌ ਬਵੰਜਾ ਪਚਵੰਜਾ ਅਠਾਹਠ 'ਚ ਮਤਲਬ ਤਿੰਨ ਸੌ ਅਠਾਸੀ ਕੁ ਸਾਲ ਪੁਰਾਣਾ ਇਹ,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

ਰਾਜਸਥਾਨ 'ਚ ਆ ਸਭ ਤੋਂ ਮਤਲਬ ਸਭ ਤੋਂ ਮਤਲਬ ਵੱਡਾ ਕਿਲ੍ਹਾ ਹੈ ਉਹ, ਜੋ ਚਿਤੋੜਗੜ ਦਾ ਕਿਲ੍ਹਾ ਹੈ ਰਾਜਸਥਾਨ 'ਚ ਉਹ ਮਤਲਬ ਬਹੁਤ ਵੱਡਾ ਕਿਲ੍ਹਾ ਹੈ, ਦੋ ਹਮ ਦੋ ਢਾਈ ਕਿੱਲੋਮੀਟਰ ਤੱਕ ਕਹਿੰਦੇ ਇਹ ਫੈਲਿਆ ਹੋਇਆ ਵੀ ਤਾਂ Point ਅੱਠ ਕਿੱਲੋਮੀਟਰ 'ਚ ਫੈਲਿਆ ਹੋਇਆ, ਚਾਰ ਸੌ ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਇਹ।

ਕਹਿੰਦੇ ਇਸ ਕਿਲ੍ਹੇ ਦੀ ਉਚਾਈ ਲਗਪਗ ਇੱਕ ਹਜ਼ਾਰ ਬਹੱਤਰ ਮੀਟਰ ਆ। ਤੇ ਕਹਿੰਦੇ ਕਿ ਜਿਹੜਾ ਸੁਤੰਤਰਤਾ ਦਿਵਸ ਲਈ ਕਹਿੰਦੇ ਲਾਲ 'ਚ ਲਾਲ ਕਿਲੇ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਸੁਤੰਤਰਤਾ ਦਿਵਸ ਲਈ ਲਾਲ ਕਿਲੇ ਦੀ ਵਰਤੋਂ ਕਹਿੰਦੇ ਸੁਤੰਤਰਤਾ ਦਿਵਸ ਦਿਵਸ ਤੇ ਨਾ ਲਾਲ ਕਿਲ੍ਹੇ ਇੱਕ ਸ~ ਸੁਤੰਤਰਤਾ ਦਾ ਪ੍ਰਤੀਕ ਹੈ ਤੇ ਅਣਗਿਣਤ ਲੜਾਈਆਂ ਵਿੱਚ ਖੂਨ ਖ਼ਰਾਬੇ ਦਾ ਸਥਾਨ ਹੈ, ਤਾਂ ਰਾਜਨੀਤੀ ਲਾਲ ਪ੍ਰਤੀਕ ਹੈ ਇਹ।

ਕੁਛ ਤੇ ਦਾ ਮਤਲਬ ਝੰਡਾ ਵੀ ਲਹਰਾਇਆ ਜਾਂਦਾ ਲਾਲ ਕਿਲ੍ਹੇ ਦੇ ਉੱਪਰ ਪੰਦਰਾਂ ਅਗਸਤ ਵਾਲੇ ਦਿਨ।

ਸੱਤ ਕਿਸਨੇ ਬਣਾਇਆ ਸੀ, ਜਿਹੜਾ ਲਾਲ ਕਿਲ੍ਹਾ ਸੱਤ ਕਿਲ੍ਹਾ ਕਿਸਨੇ ਬਣਾਇਆ ਸੀ?

ਅੱਛਾ।

ਇਹ ਕਹਿੰਦੇ ਕਾਹਦਾ ਕਿ ਕਹਿੰਦੇ ਜਿਹੜਾ ਲਾਲ ਕਿਲ੍ਹਾ ਇਹ ਲਾਲ ਰੇਤਲੇ ਪੱਥਰ ਨਾਲ ਬਣਿਆ ਹੋਇਆ ਹੈ। ਹਾਂਜੀ ਹਾਂਜੀ ਹਾਲੇ ਤਾਂ ਤੁਹਾਨੂੰ ਮੈਂ ਦੱਸ ਕੇ ਹਟੀ ਹਾਂ। ਕਹਿੰਦੇ ਵੀ ਅਹ ਵੀ ਲਾਲ ਕਿਲ੍ਹੇ ਨੂੰ ਕਿਸਨੇ ਮਾਰਿਆ ਸੀ? ਮੰਨਿਆ ਜਾਂਦਾ ਸੀ ਜਿਹੜਾ ਲਾਲ ਕਿਲ੍ਹਾ ਦੇ ਮਤਲਬ ਲਸ਼ਕਰ ਏ ਤੋਹੀਬਾ ਨੇ ਆਤੰਕਵਾਦੀ ਨੇ ਇਹ ਕੀਤਾ ਸੀਗਾ ਇੱਕ ਆਤੰਕਵਾਦੀ ਸੀ ਉਹਨੇ ਇਹ ਤੇ ਹਮਲਾ ਕਰ ਦਿੱਤਾ ਸੀਗਾ ਅੱਛਾ। ਤੇ ਭਾਰਤੀ ਅਦਾਲਤਾਂ ਦੇ ਅਨੁਸਾਰ ਮਤਲਬ ਦੋ ਹਜ਼ਾਰ ਪੰਜ 'ਚ ਇਹ ਹੋਰ ਜ਼ਿਆਦਾ ਕਰਕੇ ਇਹਨੂੰ ਦੋਸ਼ੀ ਠਹਿਰਿਆ ਠਹਿਰਿਆ ਗਿਆ, ਤਾਂ ਕਰਕੇ ਇਹਨੂੰ ਸਬੂਤਾਂ ਦੀ ਘਾਟ ਕਰਕੇ ਇਹਨੂੰ ਹਮਲਾਵਰ ਨੂੰ ਛੱਡ ਦਿੱਤਾ ਗਿਆ ਸੀਗਾ। ਅੱਛਾ। ਹਾਂਜੀ ਕਹਿੰਦੇ ਇਹਦਾ ਪਹਿਲਾਂ ਲਾਲ ਰੰਗ ਪਹਿਲਾਂ ਚਿੱਟਾ ਸੀਗਾ ਤੇ ਬਾਅਦ ਵਿੱਚ ਉਹਨਾਂ ਨੇ ਮਤਲਬ ਕਹਿੰਦੇ ਹਾਂਜੀ ਕਹਿੰਦੇ ਇਹਦਾ ਪਹਿਲਾਂ ਰੰਗ ਚਿੱਟਾ ਸੀਗਾ ਬਾਅਦ ਵਿੱਚ ਲਾਲ ਰੰਗ ਹੋ ਗਿਆ ਸੀ, ਇਹ ਤੇ ਮਤਲਬ ਬਾਦਸ਼ਾਵਾਂ ਨੇ ਤੇ ਨਹਿਰੂ ਜੀ ਨੇ ਸੁਤੰਤਰ ਭਾਰਤ ਲਈ ਆਪਣਾ ਪਹਿਲਾ ਭਾਸ਼ਣ ਦਿੱਤਾ ਸੀ ਇਹਨੇ ਅੱਛਾ ਤੇ ਕਹਿੰਦੇ ਵੀ ਜਿਹੜਾ ਇੱਕ ਉਹ ਅਹ ਕਹਿ ਲਈਏ ਲਾਲ ਕਿਲ੍ਹੇ ਦਾ ਰੰਗ ਲਾਲ ਕਿਉਂ ਬਣਾਇਆ ਗਿਆ ਸੀ ਕਹਿੰਦੇ ਇਹਨਾਂ ਨੇ ਪਹਿਲਾਂ ਤਾਂ ਚਿੱਟਾ ਸੀ ਚਿੱਟੇ ਤੋਂ ਬਾਅਦ 'ਚ ਇਹਨਾਂ ਨੇ ਲਾਲ ਕਿਉਂ ਬਣਾ ਦਿੱਤਾ ਸੀ ਰੰਗ? ਕਿਉਂਕਿ ਨਾ ਇਹ ਜਿੱਦਾਂ ਮਤਲਬ ਕਾਫ਼ੀ ਪੁਰਾਣਾ ਹੋ ਗਿਆ ਤੇ ਤੁਹਾਨੂੰ ਪਤਾ ਹੀ ਹੈ ਪ੍ਰਦੂਸ਼ਣ ਵੀ ਕਿੰਨਾ ਹੈਗਾ ਤੇ ਜਿਹੜੀ ਇਮਾਰਤਾਂ ਸੀਗੀਆਂ ਉਹ ਮਤਲਬ ਝੜਨ ਲੱਗ ਗਈਆਂ ਸੀਗੀਆਂ ਇਹ ਪੱਥਰ ਰੇਤ ਸੀਗੇ ਤੇ ਇਹ ਤੇ ਮਤਲਬ ਅੰਗਰੇਜਾਂ ਨੇ ਲਾਲ ਰੰਗ ਕਰ ਦਿੱਤਾ ਸੀਗਾ, ਤੇ ਉਸ ਤੋਂ ਇਹਦਾ ਨਾਮ ਲਾਲ ਕਿਲ੍ਹਾ ਪੈ ਗਿਆ ਸੀਗਾ। ਅੱਛਾ। ਹਮ

ਕਹਿੰਦੇ ਬੱਚਿਆਂ ਦੇ ਇੱਕ ਕਿ ਮਤਲਬ ਮਹਿਲ ਅਹ ਹੈਗਾ ਵਾ ਤੇ ਇਤਿਹਾਸਕ ਜਗ੍ਹਾ ਹੈਗਾ ਵਾ, ਤੇ architecture ਵੀ ਹੈਗਾ ਕਿ ਹਾਂ ਵੀ ਮਤਲਬ ਕਿੱਦਾਂ ਲੋਕਾਂ ਨੇ ਇਹਨੂੰ ਇੰਨਾ ਵੱਡਾ ਕਿਲ੍ਹਾ ਬਣਾ ਦਿੱਤਾ।

ਅੱਛਾ ਤੇ ਲਾਲ ਕਿਲ੍ਹੇ ਤੇ ਕਹਿੰਦੇ ਦੋ ਦਰਵਾਜੇ ਸੀ, ਇੱਕ ਲਾਹੌਰੀ gate ਤੇ ਦੂਜਾ ਦਿੱਲੀ gate ਹਾਂਜੀ ਹਾਂਜੀ। ਅੱਛਾ ਕਹਿੰਦੇ ਜਿਹੜਾ ਲਾਹੌਰੀ ਦਰਵਾਜ਼ਾ ਦਰਵਾਜ਼ਾ ਉਹ ਕਿਲ੍ਹੇ ਵਿੱਚ ਦਾਖ਼ਲ ਹੋਣ ਦਾ ਮੁੱਖ ਦਰਵਾਜ਼ਾ ਹੈ ਵੀ ਕਹਿ ਦੇਈਏ ਜਿਵੇਂ main gate ਹੈ ਨਾ ਲਾਲ ਕਿਲ੍ਹਾ ਉਹ ਹੈ। ਕਹਿੰਦੇ ਵੀ ਜਿਹੜਾ ਲਾਲ ਕਿਲ੍ਹੇ ਦਾ ਮਾਲਕ ਹੈ ਉਹਨੇ ਵੀ ਜ~ ਜਿਵੇਂ ਆਪਾਂ ਕਹਿ ਦੇਈਏ ਕਿ ਲਾਲ ਕਿਲ੍ਹੇ ਦਾ ਮਾਲਿਕ ਮੁਗ਼ਲ ਸਮਰਾਜ ਜਿਹੜਾ ਛੋਲਾਂ ਸੌ ਅਠੱਤੀ ਤੋਂ ਲੈ ਕੇ ਸਤਾਰਾਂ ਸੌ ਇਕਹੱਤਰ ਤੱਕ ਜਿਹੜਾ ਮਰਾਠਾ ਸਮਰਾਜ ਆ, ਤੇ ਸਤਾਰਾਂ ਸੌ ਇਕਹੱਤਰ ਤੋਂ ਅਠਾਰਾਂ ਸੌ ਤਿੰਨ ਤੱਕ ਬ੍ਰਿਟਿਸ਼ ਭਾਰਤ ਦੇ ਕਹਿੰਦੇ ਵੀ ਅਠਾਰਾਂ ਸੌ ਤਿੰਨ ਤੋਂ ਲੈ ਕੇ ਠਾ~ ਉੱਨੀ ਸੌ ਸੰਤਾਲੀ ਤੱਕ ਭਾਰਤ ਸਰਕਾਰ ਦਾ ਜਿਹੜਾ ਮੌਜੂਦਾ ਆ ਉਹ ਇਹਦਾ ਵੀ ਮਾਲਕ ਹੈ।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

ਹਾਂਜੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਨੇ ਜੀ ਤੁਹਾਡੇ?

ਬਸ ਵਧੀਆ ਜੀ ਸਾਡੇ ਵੀ ਹਾਲ ਵਧੀਆ ਨੇ ਸਭ।

ਬਸ ਵਿਹਲੀ ਬੈਠੀ ਸੀਗੀ ਜੀ ਅੱਛਾ ਮੈਂ ਵੀ free ਸੀ ਤੇ ਮੈਂ ਸੋਚਿਆ ਅੱਜ ਆਪਾਂ ਮੁਕਤਸਰ ਦੇ ਇਤਿਹਾਸ ਬਾਰੇ ਹੀ ਗੱਲ ਕਰ ਲਈਏ। ਹਾਂਜੀ ਜ਼ਰੂਰ ਜੀ ਬੋਲੋ ਜੀ

ਜੀ ਸਤਾਰਾਂ ਸੌ ਚਾਰ ਵਿੱਚ ਅਨੰਦਪੁਰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਹਿਯੋਗੀ ਫ਼ੌਜਾਂ ਦੁਆਰਾ ਇੱਕ ਘੇਰਾਬੰਦੀ ਅਧੀਨ ਸਨ, ਪ੍ਰਬੰਧਕ ਪੂਰੀ ਤਰ੍ਹਾਂ ਥੱਕ ਗਏ ਸਨ ਅਤੇ ਖਾਲਸਾ ਪੱਤਿਆਂ ਅਤੇ ਦਰੱਖਤਾਂ ਦੀ ਦੀ ਛਿੱਲ ‘ਤੇ ਰਹਿੰਦੀ ਸੀ ਮਾਝੇ ਦੇ ਜੱਟਾਂ ਨੇ ਆਪਣੇ ਮਨ ਨੂੰ ਘਰ ਵਿਚ ਜਾਣ ਲਈ ਬਣਾਇਆ, ਗੁਰੂ ਜੀ ਉਨ੍ਹਾਂ ਨੂੰ ਛੱਡ ਛੱਡ ਦੇਣਗੇ ਉਨ੍ਹਾਂ ਨੇ ਇਹ ਕਿਹਾ ਕਹਿ ਕੇ ਦਸਤਖਤ ਕੀਤੇ ਸਨ ਉਹ ਕਿ ਉਹ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਹਨ, ਸੈਂਕੜੇ ਸਿੱਖਾਂ ਵਿੱਚੋਂ ਸਿਰਫ਼ ਚਾਲੀ ਨੇ ਆਪਣੇ ਅੰਗੂਠੇ ਦਾ ਪ੍ਰਭਾਵ ਤਿਆਗ ਦਿੱਤਾ ਉਹਨਾਂ ਨੂੰ ਅਨੰਦਪੁਰ ਛੱਡਣ ਦੀ ਆਗਿਆ ਦਿੱਤੀ ਗਈ ਇਹ ਸ੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਦੌਰਾਨ ਸੀ, ਜਦੋਂ ਅੱਠ ਮਹੀਨੇ ਲੰਬੇ ਸਮੇਂ ਤੱਕ ਚੱਲਿਆ ਸੀ ਜਿਸਦੇ ਸਿੱਟੇ ਵਜੋਂ ਦਸ ਵੇਂ ਦਸਵੇਂ master ਦੇ ਅਧੀਨ ਦਸ ਹਜ਼ਾਰ ਸਿੱਖਾਂ ਸਿਪਾਹੀਆਂ ਦੇ ਨਤੀਜੇ ਵਜੋਂ ਸ੍ਰੀ ਗੋਬਿੰਦ ਸਿੰਘ ਜੀ ਨੇ ਇਕ ਲੱਖ ਮੁਗ਼ਲਾਂ ਨੂੰ ਭਿਆਨਕ ਹਾਰ ਦਿੱਤੀ ਸੀ ਜਿਨ੍ਹਾਂ ਨੇ ਪਵਿੱਤਰ ਸ਼ਹਿਰ ਉੱਤੇ ਹਮਲਾ ਕੀਤਾ ਸੀ, ਹਿੰਦੂ ਰਾ~ ਅਹ ਰਾਜਸ ਦੇ ਹਰ ਤਿੰਨ ਸਮੂਹੇ ਸਮੂਹ ਨੂੰ ਛੱਡ ਕੇ ਮੁਗਲ ਸਮਾਜੀ ਫੌਜ਼ਾਂ ਦੇ ਨਾਲ ਲੜ ਰਹੇ ਸਨ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

ਅਨੰਦਪੁਰ ਦੇ ਚਾਲੀ ਭਗੌੜੇ ਅਮ੍ਰਿਤਸਰ ਜ਼ਿਲੇ ਦੇ ਮਾਝੇ ਖੇਤਰ ਵਿਚ ਰਹਿੰਦੇ ਸਨ, ਆਪਣੇ ਪਿੰਡਾਂ ਵਿਚੋਂ ਇੱਕ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਵਿੱਚ ਮਾਈ ਭਾਗੋ ਨਾਮਕ ਇੱਕ ਬਹਾਦਰ ਔਰਤ ਰਹਿੰਦੀ ਸੀ, ਉਹ ਆਪਣੀ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 ਉਬਾਲੇ ਦੇ ਜਿਸਨੇ ਖੂਨ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰਾਂ ਵਿਚ ਪਰਤਣ ਪਰਤਣ ਤੋਂ ਇਨਕਾਰ ਕੀਤਾ ਇਨ੍ਹਾਂ ਇਨ੍ਹਾਂ ਚਾਲੀ ਪਰਜਾਂ ਵਾਲਿਆਂ ਦੁਆਰਾ ਦਿਖਾਈ ਗਈ ਬੇਤਹਾਸ਼ਾ ਉੱਤੇ ਉਸ ਨੂੰ ਕੁਚਲਿਆ ਗਿਆ ਸੀ, ਮਾਈ ਭੋਗ ਤੇ ਮਾਈ ਭੋਗੇ ਨੇ ਉਨ੍ਹਾਂ ਨੂੰ ਕਾਇਰਤਾ ਅਤੇ ਵਿਸ਼ਵਾਸ ਦੀ ਘਾਟ ਨਾਲ ਵਰ~ ਅਹ ਵਰਤਾਓ ਵਰਤਾਓ ਕੀਤਾ, ਉਸਨੇ ਮਾਝਾ ਸਿੱਖਾਂ ‘ਤੇ ਬਦਨਾਮ ਕਰਨ ਦੀ ਇਹ ਕਲੰਕ ਮਿਟਾਉਣ ਦਾ ਪੱਕਾ ਇਰਾਦਾ ਕੀਤਾ ਸੀ

ਉਸਨੇ ਸਿੰਘਾਂ ਨੂੰ ਆਪਣੇ ਕਾਇਰਤਾ ਲਈ ਸ਼ਰਮਿੰਦਾ ਅਤੇ ਨਿੰਦਿਆ ਕੀਤੀ ਅਤੇ ਅਖੀਰ ਉਹਨਾਂ ਨੂੰ ਸ਼ਰਧਾ ਅਤੇ ਬਲੀਦਾਨ ਦੇ ਰਸਤੇ ਵਾਪਸ ਲਿਆਈ, ਉਹ ਇਕ ਆਦਮੀ ਦੇ ਕੱਪੜੇ ਪਹਿਨ ਕੇ ਪ੍ਰੇਰਿਤ ਕਰਦੀ ਸੀ, ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਣਾ ਵਾਪਸ ਕਾਇਰਤਾ ਤੇ ਆਪਣੇ ਕਾਰਜ ਲਈ ਸ਼ਰਮਾ ਸ਼ਰਮ ਮਹਿਸੂਸ ਕਰਦੇ ਹੋਏ, ਉਹ ਆਪਣੇ ਝੰਡੇ ਦਾ ਪਾਲਣ ਕਰਦੇ ਸਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਮਸ਼ਹੂਰ ਯੁੱਧ ਵਿੱਚ ਸ਼ਾਮਲ ਹੋ ਗਏ ਸਨ, ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਖਿੱਦਰਾਂ ਵਿੱਚ ਮੁਗਲ ਫੌਜ ਦੇ ਵਿਰੁੱਧ ਲੜੇ ਸਨ।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

ਛੱਡਣ ਲਈ ਕਈ ਬਦਲ ਅਹ ਕਈ ਅਹ ਕੋਈ ਬਦਲ ਨਹੀਂ ਸੀ, ਇਸ ਲੜਾਈ ਬ੍ਰਿਟਿ~ ਇਹ ਇਹ ਲੜਾਈ ਬ੍ਰਿਟਿਸ਼ ਯੁੱਧ ਇਤਿਹਾਸ ਦੇ ਆਧੁਨਿਕ ਦੇ ਅੰਦਰ ਮਿਲ ਸਕਦੀ ਹੈ। ਜੰਗ ਦੇ ਅੰਤ ਤੇ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚ ਨਿਕਲਣ ਦੀ ਤਲਾਸ਼ ਵਿੱਚ ਸਨ, ਭਾਈ ਭੋਗ, ਜੋ ਜ਼ਖ਼ਮ ਨੂੰ ਪਿਆ ਹੋਇਆ ਸੀ, ਨੇ ਉਸਨੂੰ ਸਵਾਗਤ ਕੀਤਾ, ਉਸ ਨੇ ਉਸ ਨੂੰ ਦੱਸਿਆ ਕਿ ਚਾਲੀ ਫਰਿਸ਼ਤਿਆਂ ਨੇ ਲੜਾਈ ਦੇ ਮੈਦਾਨ ਵਿਚ ਲੜਦਿਆਂ ਆਪਣੀ ਜ਼ਿੰਦਗੀ ਬਹਾਦਰ ਨਾਮ ਕਿਵੇਂ ਪੇਸ਼ ਕੀਤੀ, ਗੁਰੂ ਸਾਹਿਬ ਨੇ ਉਸ ਦੇ ਪਛ~ ਅਹ ਪਛਤਾਵੇ, ਸਵੈ-ਬਲੀਦਾਨ, ਅਤੇ ਬਹਾਦਰੀ ਦੇ ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ ਮਾਈ ਭੌਗਾਂ ਬਰਾਮਦ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ਤੋਂ ਬਾਅਦ ਗੁਰੂ ਜੀ ਦੀ ਮੌਜੂਦਗੀ ਵਿੱਚ ਰਿਹਾ। ਬਹੁਤ ਵਧੀਆ ਜੀ ਬਹੁਤ ਵਧੀਆ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੇ ਨਾਲ ਅੰਤਿਮ ਸੰਸਕਾਰ ਲਈ ਲਾਸ਼ਾਂ ਇਕੱਠੀਆਂ ਕਰਵਾਈਆਂ ਸਨ, ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਮਹਾਂ ਸਿੰਘ ਦਾ ਅਜੇ ਵੀ ਜੀਵਨ ਨਾਲ ਚਿੰਬੜਿਆ ਹੋਇਆ ਹੈ, ਗੁਰੂ ਨੂੰ ਵੇਖ ਕੇ, ਉਸ ਨੇ ਉੱਠਣ ਦੀ ਇੱਕ ਕੋਸ਼ਿਸ਼ ਕੀਤੀ, ਗੁਰੂ ਨੇ ਇੱਕ ਵਾਰ ਆਪਣੇ ਗਲ ਵਿੱਚ ਉਸਨੂੰ ਲਿਆ, ਅਤੇ ਉਸਦੇ ਨਾਲ ਬੈਠ ਗਿਆ ਮਹਾਂ ਸਿੰਘ ਨੇ ਰੋਂਦੇ ਹੋਏ ਅਤੇ ਥੱਕਿਆ ਹੋਇਆ, ਮਹਾ~ ਮਹਾਨ ਗੁਰੂ ਨੂੰ ਬੇਨਤੀ ਕੀਤੀ ਕਿ ਉਹ ਬੇਦਾਵੇ ਨੂੰ ਉਸ ਸਿੱਖ ਨੂੰ ਗੁਰੂ ਦੇ ਸਿੱਖ ਹੋਣ ਦਾ ਖੰਡਨ ਕਰਨ ਮਹਾਂ ਸਿੰਘ ਦੀ ਮੌਤ ਤੋਂ ਪਹਿਲਾਂ ਦਇਆਵਾਨ ਗੁਰੂ ਨੇ ਦਸਤਾਵੇਜ਼ ਲੈ ਲਿਆ ਅਤੇ ਇਸਨੂੰ ਫਾੜ ਦਿੱਤਾ ਆਪਣੇ ਅਨੁਯਾਇਓ ਪ੍ਰਤੀ ਬੇਅੰਤ ਦਇਆ ਦਿਖਾਉਂਦੇ ਹੋਏ ਉਹਨਾਂ ਨੇ ਚਾਲੀ ਸ਼ਰਧਾਲੂਆਂ ਦਾ ਨਾਮ ਦਿੱਤਾ, ਜਿਨ੍ਹਾਂ ਨੇ ਆਖਰੀ ਸਾਹ ਤੱਕ ਅੰਦੋਲਨ ਕੀਤਾ ਸੀ ਅਤੇ ਸ੍ਰੀ ਅਨੰਦਪੁਰ ਸਾਹਿਬ ਪਰਤ ਕੇ ਆਪਣੇ ਪਿਆਰੇ ਗੁਰੂ ਲਈ ਚਲਾਈ ਮੁਕਤ ਚਾਲੀ ਮੁਕਤੇ ਚਾਲੀ ਮੁਕਤ ਲਈ ਲੜ ਰਹੇ ਸਨ।

ਦਾ ਇਕ band ਹੈ ਜੋ ਉਣੱਤੀ ਦਸੰਬਰ ਸਤਾਰਾਂ ਸੌ ਪੰਜ ਨੂੰ ਖੁੱਦਰ ਜਾਂ ਢਡਿਆਂ ਦੀ ਝੀਲ ਦੇ ਨੇੜੇ ਲੜਦੇ ਹੋਏ ਆਪਣੀਆਂ ਜਾਨਾਂ ਨੂੰ ਕੁਰਬਾਨ ਕਰਕੇ

ਜਾਂ ਇੱਕ ਅਰਦਾਸ ਕੀਤੀ ਜਾਂਦੀ ਹੈ ਜਾਂ ਸਾਰੀਆਂ ਧਾਰਮਿਕ ਸੇਵਾਵਾਂ ਦੇ ਅਖੀਰ ਵਿੱਚ ਇਕੱਠੇ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਨੇੜੇ ਦੇ ਟਿੱਲੇ ਦੀ ਲੜਾਈ ਦੇਖੀ ਸੀ, ਨੇ ਸ਼ਹੀਦਾਂ ਦੀ ਬਹਾਦਰੀ ਦਾ ਸੰਘਰਸ਼ ਕੀਤਾ ਅਤੇ ਉਨ੍ਹਾਂ ਨੂੰ ਚਾਲੀ ਮੁਕਤ ਦੇ ਤੌਰ ਤੇ ਬਖਸ਼ਿਸ਼ ਕੀਤੀ, ਉਨ੍ਹਾਂ ਦੇ

ਜਿਸ ਨੇ ਇਸ ਪਰਮ ਸ਼ਕਤੀ ਦੀ ਅਵਸਥਾ ਪ੍ਰਾਪਤ ਕੀਤੀ ਹੈ ਮੁਕਤ ਦਾ ਮਤਲਬ ਮੋਤੀ ਵੀ ਹੈ, ਅਤੇ ਸ਼ਬਦ ਇਸ ਤਰ੍ਹਾਂ ਇੱਕ ਸਿਰਲੇਖ ਜਾਂ ਅੰਤਰ ਦੀ ਵਿਸ਼ੇਸ਼ਤਾ ਦਾ ਸੰਕੇਤ ਹੋਵੇਗਾ, ਇਹ ਸ਼ਾਇਦ ਇਸ ਅਰਥ ਵਿੱਚ ਸੀ ਕਿ ਪੰਜ ਸਿੱਖਾਂ ਜਿਨ੍ਹਾਂ ਨੇ ਤੀਹ ਮਾਰਚ ਸੋਲਾਂ ਸੌ ਨੜ੍ਹਿਨਵੇਂ ਨੂੰ ਪਹਿਲੇ ਪੰਜ ਪੇਜ ਪਰਾਇਰੇ ਕਿਉਂ ਵੀ ਤੋਂ ਤੁਰੰਤ ਬਾਅਦ ਖ਼ਾਲਸਾ ਪੰਥ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਸੀ,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 ਦੋ ਪੁਰਾਣੇ ਸਾਹਿਬਜ਼ਾਦਿਆਂ ਦੀ ਪਿੱਛਾ ਵਿੱਚ ਸੰਨ ਪੰਜ ਛੇ ਦਸੰਬਰ ਜਾਂ ਸੱਤ ਦਸੰਬਰ ਦੀ ਸਵੇਰ ਨੂੰ ਚਮਕੌਰ ਵਿਖੇ ਘੁੰਮਿਆ ਅਤੇ ਨਿਰਾਸ਼ ਹੋਇਆ।

ਠੀਕ ਹੈ ਜੀ ਬਹੁਤ ਵਧੀਆ ਗੁਰੂ ਜੀ ਨੇ ਪਹਿਲਾਂ ਖਾਲਸੇ ਨੂੰ ਆਪਣੇ ਆਦਮੀਆਂ ਦੇ ਬਰਾਬਰ ਬਣਾ ਦਿੱਤਾ ਸੀ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮਲੇ ਕਰਨ ਵਾਲਿਆਂ ਨੂੰ ਚੁਣੌਤੀ ਦੇਣ ਦੀ ਯੋਜਨਾ ਤੇ ਬੱਚਿਆਂ ਨੂੰ ਅਗਲੀ ਸਵੇਰ ਨੂੰ ਆਪਣੇ ਪੁੱਤਰ, ਸਾਹਿਬਜ਼ਾਦਾ, ਸੱਚ ਖੰਡ ਸ਼ਾਮਲ ਹੋਣ ਲਈ ਕਿਹਾ ਬਾਕੀ ਪੰਜ ਸਿੰਘ ਭਾਈ ਭਾਈ ਧਰਮ ਸਿੰਘ ਦੋਵੇਂ ਬਾਕੀ ਪੰਜ ਪਿਆਰੇ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਅਤੇ ਅਖਾਰਾ ਭਾਈ ਸੰਤ ਸਿੰਘ ਨੂੰ ਉਨ੍ਹਾਂ ਨੇ ਗੁਰੂ ਜੀ ਨੂੰ ਬਚ ਨਿਕਲਣ ਲਈ ਬੇਨਤੀ ਕੀਤੀ, ਉਨ੍ਹਾਂ ਨੇ ਕਿਹਾ, ਕੇਸਗੜ੍ਹ ਸਾਹਿਬ ਵਿਖੇ ਅਸੀਂ ਪੰਜ ਪਿਆਰੇ ਸੇਵਕਾਂ ਨੂੰ ਤੁਹਾਡੇ ਨਾਲ ਅੰਮ੍ਰਿਤਪਾਨ ਕਰਨ ਲਈ ਬੇਨਤੀ ਕੀਤੀ ਸੀ, ਤੁਸੀਂ ਕਿਹਾ ਸੀ ਕਿ ਮੈਂ ਖਾਲਸਾ ਹਾਂ ਅਤੇ ਖਾਲਸਾ ਮੇਰਾ ਹੈ ਖਾਲਸਾ ਦੀ ਸਮਰ~ ਸਮਰਥਾ ਤੁਹਾਨੂੰ ਚਮਕੌਰ ਛੱਡ ਕੇ ਸੁਰੱਖਿਅਤ ਥਾਂ ਤੇ ਭੱਜਣ ਲਈ ਬੇਨਤੀ ਕਰਦੀ ਹੈ। ਠੀਕ ਹੈ ਜੀ ਬਹੁਤ ਵਧੀਆ, ਬਹੁਤ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਮੁਕਤਸਰ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ।

ਚੰਗਾ ਜੀ